ਥੈਂਕ ਯੂ ਤੁਸੀਂ ਮੈਨੂੰ ਐਨੀ ਜਾਣਕਾਰੀ ਦਿੱਤੀ ਹੈ ਨਾ ਸਿੱਖਾਂ ਦੇ ਤਿਉਹਾਰ ਬਾਰੇ। ਮੈਨੂੰ ਬਹੁਤ ਇਹ ਸਿੱਖਾਂ ਦੀ ਜੋ ਵੀ ਹਿਸਟੋਰੀ ਜਾਨਣ ਲਈ ਸਾਰਾ ਕੁਝ ਮਤਲਬ ਸਿੱਖਾਂ ਦੀ ਜਾਨਣ ਲਈ। ਹਾਂਜੀ ਕੋਈ ਗੱਲ ਨਹੀਂ ਥੈਂਕ ਯੂ .

ਕਿਵੇਂ ਓ

ਮੈਂ ਠੀਕ ਠਾਕ

ਠੀਕ ਏ ਜੀ

ਹਾਂਜੀ ਵਧੀਆ ਚੱਲ ਰਹੀ ਹੈ

ਠੰਡ ਜਿਆਦਾ ਪੈ ਰਹੀ ਆ ਇਸ ਲਈ ਇੱਕ ਹਫਤੇ ਦੀਆਂ

ਵੀ ਪਹਿਲਾਂ ਕਹਿੰਦੇ ਸੀਗੇ ਵੀ ਚਾਰ ਪੰਜ ਤਰੀਕ ਤੱਕ ਸੀਗੀਆਂ ਛੁੱਟੀਆਂ ਤੇ ਬਾਅਦ ਚ ਸਰਕਾਰ ਨੇ ਉਹ ਚੋਦਾਂ ਤਰੀਕ ਤੱਕ ਵਧਾ ਤੀਆਂ ਹਾਂਜੀ ਹੁਣ ਉਸ ਤੋਂ ਬਾਅਦ ਇੱਕ ਹਫਤਾ ਹੋਰ ਵੱਧਗੀਆਂ

ਇਹ climate

ਇਹ climate ਹੀ ਇੰਨਾ change ਹੋ ਰਿਹਾ ਹੁਣ ਠੰਡ ਇੰਨੀ ਜਿਆਦਾ ਕੋਰਾ ਪੈ ਰਿਹਾ ਰਾਤ ਨੂੰ ਉਸ ਕਰਕੇ ਅਮ ਛੁੱਟੀਆਂ extend

ਹਾਂਜੀ

ਸਕੂਲ ਨੇ decide ਕੀਤਾ ਕੇ ਜਿਹੜਾ ਮਾਰਚ ਦੇ ਵਿੱਚ session end ਹੋਣ ਤੋਂ ਬਾਅਦ ਜਿਹੜੀਆਂ ਛੁੱਟੀਆਂ ਕਰਦੇ ਆ ਉਹ ਛੁੱਟੀਆਂ cancel ਕਰ ਦਵਾਂਗੇ

ਅੱਜਕਲ ਏ education ਦਾ ਕੀ ਹੈ ਹਰ ਇੱਕ ਸਕੂਲ ਦਾ ਆਵਦਾ system ਹੈ ਆਪਦੀਆਂ guidelines ਆ ਹਰ ਕੋਈ ਆਪਣੇ ਹਿਸਾਬ ਨਾਲ ਚਲਾ ਰਿਹਾ

ਉਹਨਾ ਨੇ ਇਹ decide ਕਰ ਲਿਆ ਜਦੋਂ ਮਾਰਚ session ਜਦੋਂ ਖਤਮ ਹੋਊਗਾ next session start ਹੋਊਗਾ ਉਹ ਜਿਹੜੀਆਂ ਅਮ ten fifteen days ਦੀ ਜਿਹੜੀ break ਹੁੰਦੀ ਆ ਉਹ cancel ਕਰਕੇ

ਅਮ ਉਹਦੀ ਜਗ੍ਹਾ ਤੇ ਹੋਰ ਛੁੱਟੀਆਂ ਵਧਾ ਦੇਣਗੇ ਤਾਂ ਕਿ ਬੱਚਿਆਂ ਨੂੰ ਠੰਡ ਤੋਂ ਅਮ ਬਚੇ ਰਹਿਣ ਤੇ ਪੜ੍ਹਾਈ ਕਨੀ ਆਪਾਂ ਦੇਖੀਏ ਅੱਜਕਲ ਨੋਕਰੀਆਂ ਦੀ ਬੜੀ ਆ ਰਹੀ ਹੈ ਹਨਾ ਕਮੀ ਆ ਰਹੀ ਹੈ ਲੋਕਾਂ ਨੂੰ ਪੜ੍ਹਾਈ ਤਾਂ ਉਹ ਬਹੁਤ ਕਰ ਲੈਂਦੇ ਆ

ਹਾਂਜੀ

ਪਹਿਲਾਂ ਇਹ ਹੁੰਦਾ ਸੀ ਬੰਦੇ ਨੇ ਅਮ graduation ਕਰਲੀ ਜਾਂ post graduation ਕਰਲੀ ਜਾਂ ਉਸ ਤੋਂ ਬਾਅਦ B.ED ਅਮ ਅਗਰ ਕੀਤੀ ਹੈ ਇੱਕ ਸਾਲ ਦੀ B.ED ਹੁੰਦੀ ਸੀ ਓਦੋਂ ਇੱਕ ਸਾਲ ਦੀ B.ED ਤੋਂ ਬਾਅਦ job ਮਿਲ ਜਾਂਦੀ ਸੀ ਕਿਉਂਕਿ ਉਦੋਂ ਬਹੁਤ ਥੋੜੇ ਲੋਕ ਹੁੰਦੇ ਸੀ ਜਿਹਨਾ ਨੇ graduation

ਅੱਜ ਦਾ ਇਹ ਜਮਾਨਾ ਹੈ ਕੀ education ਇੰਨੀ ਅਹ easily available ਹੋ ਰਹੀ ਹੈ ਇਹ ਚੰਗੀ ਗੱਲ ਹੈ ਸਰਕਾਰ ਦੀ ਵੀ ਕੀ ਇੰਨੀਆਂ ਸੁੱਖ ਸੁਵਿਧਾਵਾਂ ਹੈਗੀਆਂ ਸਿੱਖਿਆ ਦੇ ਖੇਤਰ ਦੇ ਵਿੱਚ

ਇੰਨੀਆਂ ਨਹੀਂ ਹੈਗੀਆਂ ਜਿੰਨੇ ਲੋਕ ਪੜ੍ਹ ਰਹੇ ਏ

ਤੇ ਉਸ ਕਰਕੇ ਕੀ ਹੈ ਕੀ ਅਮ

ਜਦੋਂ ਨੋਕਰੀਆਂ ਹੈ ਨੀ ਗਈਆਂ ਲੋਕ ਪੜ੍ਹੇ ਲਿਖੇ ਜਿਆਦਾ ਪਹਿਲਾਂ ਇੱਕ ਸਾਲ B.ED ਦਾ ਸੀਗਾ ਬੰਦੇ ਨੇ ਇੱਕ ਸਾਲ B.ED ਕੀਤੀ ਉਹਨੂੰ ਨੋਕਰੀ ਮਿਲ ਜਾਂਦੀ ਸੀ

ਵੀ ਜਿਹੜੀ ਵੀ youth ਹੈ ਨੋਜਵਾਨ ਵਰਗ ਹੈ ਹੈਗਾ ਜਿਹੜਾ ਨੋਕਰੀ ਭਾਲ ਰਿਹਾ ਇਸ time ਉਹ ਕੀ ਕਰੇ ਚਾਰ ਸਾਲ ਤਾਂ ਉਹਨਾ ਨੇ ਉਹਨੂੰ B.ED ਦੇ ਵਿੱਚ ਫਸਾ ਤਾ

ਹਨਾ ਕੇ ਉਹ ਉਸ ਚੀਜ਼ ਚ ਲੱਗਿਆ ਰਹੇ ਚਾਰ ਸਾਲ ਸਾਡਾ ਸਾਨੂੰ ਅਮ ਦਿਮਾਗ ਨੂੰ ਸਾਡੇ ਨੂੰ ਸ਼ਾਂਤੀ ਮਿਲਗੀ ਕੇ ਹੁਣ ਲੋਕ ਜਿਹੜੇ ਹੈਗੇ ਆ ਉਹ ਚਾਰ ਸਾਲ ਤੱਕ ਉਸ B.ED ਦੇ ਵਿੱਚ ਫਸੇ ਰਹਿਣਗੇ ਤੇ ਨੋਕਰੀ ਨਹੀਂ ਸਾਨੂੰ ਦੇਣੀ ਪਉਗੀ ਮੈਨੂੰ ਲੱਗਦਾ ਇਹ ਜਿਹੜੀ ਸਿੱਖਿਆ ਜਿਹੜੀ ਹੈਗੀ ਹੈ ਉਹ ਅਮ ਉਹਦੀ ਜਿਹੜੀ quality ਉਹ ਘੱਟ ਗਈ ਹੈ

eligibity ਇੰਨੀ ਨੀ ਹੈਗੀ ਜਿੰਨੀ ਕੀ ਸ਼ਾਇਦ ਉਹਨਾ ਦੀ ਜਿੰਨੀ ਅਮ education

ਬੱਚਿਆਂ ਦਾ ਸਕੂਲ ਦਾ ਜਿਹੜਾ system ਹੈਗਾ ਉਹਨਾ ਨੂੰ ਪੜਾਇਆ ਏਵੇਂ ਹੁੰਦਾ ਹੈ ਕੇ ਜਿਹਦੇ ਵਿੱਚ ਵੀ ਤੁਸੀਂ ਯਾਦ ਕਰੋ ਚੀਜ਼ਾਂ ਕਿਸੇ chapter ਨੂੰ ਯਾਦ ਕਰ ਰਹੇ ਓ ਉਹਨੂੰ ਦਿਮਾਗ ਵਿੱਚ ਬੈਠਾ ਲੋ ਉਸ ਚੀਜ਼ ਦਾ ਕੋਈ practice ਨੀ ਕਰਵਾਇਆ ਜਾਂਦਾ ਉਹਨਾ ਲੋਕਾ ਨੂੰ practical ਨੀ ਕਰਵਾਇਆ ਜਾਂਦਾ ਉਹਦੇ ਨਾਲ ਕੀ ਆ ਇਹ ਇੱਕ

ਜਿਹਦੇ ਕਰਕੇ ਉਹਨਾ ਦੀ ਜਿਹੜੀ ਮਤਲਬ ਹੈ ਵੀ ਜਿਹੜਾ ਉਹ ਸਿੱਖਦੇ ਆ ਸਿਰਫ ਉੱਥੋਂ ਤੱਕ ਹੀ ਸੀਮਿਤ ਰਹੀ ਜਾਂਦਾ ਬੱਸ cramping ਕਰੋ ਪੜ੍ਹੀ ਜਾਓ ਪੜ੍ਹੀ ਜੀਓ exam ਚੱਲੋ ਪਰ ਉਹ ਉਹ ਵਰਤਣਗੇ ਕਿੱਥੇ ਉਸ ਪੜ੍ਹਾਈ ਨੂੰ ਇਹ ਚੀਜ਼ ਉਹਨਾ ਨੂੰ ਸਿਖਾਈ ਨੀ ਜਾਂਦੀ ਵੀ ਸਕੂਲ ਤੋਂ ਤੁਸੀਂ ਸਿਰਫ ਯਾਦ ਕਰੋ ਬੱਸ ਥੋਨੂੰ ਅਸੀਂ number ਦਵਾਂਗੇ ਤੁਸੀਂ first second ਆਓ ਬੱਸ ਇੱਥੋਂ ਤੱਕ ਹੀ ਪੜ੍ਹਾਈ ਹੁਣ ਰਿਹ ਗਈ ਹੈ ਬੱਚਿਆਂ ਦੀਆਂ ਕਿਤਾਬਾਂ ਦਾ ਇੰਨਾ ਜਿਆਦਾ ਬੋਝ ਵੱਧ ਗਿਆ ਉਹਨਾ ਦੀਆਂ ਹੋਰ ਚੀਜ਼ਾਂ ਤੇ ਕੁੱਝ ਨੀ ਧਿਆਨ ਦਿੱਤਾ ਜਾਂਦਾ ਸਕੂਲ ਚ

ਜਾਂ ਕੁਛ ਹੋਰ ਚੀਜ਼ਾਂ ਕਰੋ ਸਿਰਫ ਪੜ੍ਹਾਈ ਮਤਲਬ ਅੱਜਕਲ ਏਵੇਂ ਦੀ ਹੀ ਰਹੀ ਚੁੱਕੀ ਹੈ ਇਸੇ ਕਰਕੇ ਵੀ ਸ਼ਾਇਦ ਬੁਰਾ ਹਾਲ ਹੋ ਚੁੱਕਿਆ ਹੈ

ਹਾਂਜੀ ਇਹ ਜਿਹੜੇ practical ਜਿਹੜੇ ਤੁਸੀਂ ਗੱਲ ਕੀਤੀ ਆ ਕੇ practical involvement ਘੱਟ ਹੈ ਕੀ ਉਹਨਾ ਨੂੰ ਇਹ ਚੀਜ਼ਾਂ ਕਰਕੇ ਨਹੀਂ ਦਿਖਾਈਆਂ ਜਾਂਦੀਆਂ ਜੋ ਉਹਨਾ ਨੇ ਪੜ੍ਹੀਆਂ ਹੈ ਜਾਂ ਜੋ ਆਲੇ ਦੁਵਾਲੇ ਜੋ ਵਾਪਰ ਰਿਹਾ ਉਹ ਉਹਨਾ ਨੂੰ ਸ਼ਾਇਦ education ਦਾ ਜਿਹੜਾ main ਅਮ ਮੁੱਖ ਜਿਹੜਾ ਅਮ ਜਿਹੜਾ focus ਹੈਗਾ ਉਹ ਕਿਤਾਬਾਂ ਰਹੀ ਗਈਆਂ ਸ਼ਾਇਦ ਜਿਹੜਾ ਉਹ ਆਸੇ ਪਾਸੇ ਜੋ ਹੋ ਰਿਹਾ

ਇਸ ਕਰਕੇ ਲੋਕਾਂ ਦੀ ਜਿਹੜੀ general knowledge ਹੈਗੀ ਹੈ ਜਿਹੜੀ ਉਹ ਬਹੁਤ ਘੱਟ ਹੈਗੀ ਹੈ ਇਹਦਾ ਕਾਰਨ ਮੈਨੂੰ ਇਹ ਲੱਗਦਾ ਵੀ ਜਿਹੜੇ

ਜਿਹੜੀ ਉਹਨਾ ਦੀ development ਕਰਨ ਦੇ ਵਿੱਚ ਸ਼ਾਇਦ ਉਹ ਉੰਨਾ ਨਹੀਂ ਧਿਆਨ ਦਿੰਦਾ ਜਿੰਨਾ ਸ਼ਾਇਦ ਉਹ ਕਿਤਾਬੀ ਪੜਾਈ ਦੇ ਉੱਤੇ ਜਿਆਦਾ focus

ਵੀ ਉਹ ਨੋਕਰੀਆਂ ਲੈਣ ਦੇ ਕਾਬਿਲ ਹੋਣ ਨਾ ਆਪਦਾ ਮਤਲਬ ਕੋਈ ਕੰਮ ਸ਼ੁਰੂ ਕਰਨ ਏਵੇਂ ਉਹ ਨਹੀਂ ਪੜਾਉਂਦੇ ਉਹ ਪੜਾਉਂਦੇ ਆ ਤੁਸੀਂ ਬੱਸ ਪੜੋ ਤੇ ਚੰਗੀ ਨੋਕਰੀ ਲੱਗੋ ਤੇ ਬੱਸ ਬੱਚਿਆਂ ਦੀ mentality ਵੀ ਸ਼ੁਰੂ ਤੋਂ ਏਵੇਂ ਸਿਖਾਈ ਜਾਂਦੀ ਹੈ ਵੀ ਸਾਡੇ ਕੰਮ ਹੀ ਸਾਡਾ ਜਿਹੜਾ ਹੈਗਾ ਮੈਂ goal ਹੈ ਨੋਕਰੀ ਲੱਗਣਾ

ਇਹ ਚੀਜ਼ਾਂ ਬਹੁਤ ਘੱਟ ਸਿਖਾਈਆਂ ਜਾ ਰਹੀਆਂ ਨੇ ਸਕੂਲ ਚ ਅਗਰ ਆਪਾਂ ਬਾਹਰ ਦੇਖੀਏ ਬਾਹਰਲੇ ਮੁਲਕਾਂ ਵਿੱਚ ਦੇਖੀਏ America ਵਿੱਚ ਉੱਥੇ ਬੱਚਿਆਂ ਨੂੰ ਪੜਾਈ ਦਾ system ਏਵੇਂ ਹੈ

ਉਹਨਾ ਨੂੰ ਛੋਟੇ ਹੁੰਦੇ ਬਚਪਨ

ਸਿਖਾਇਆ ਜਾਂਦਾ ਵੀ ਤੁਸੀਂ ਆਪਦਾ ਕੰਮ ਕਰੋ ਮਿਹਨਤ ਕਰਨੀ ਸਿਖਾਈ ਜਾਂਦੀ ਹੈ ਕੇ ਤੁਸੀਂ ਜਿਹੜੀ ਪੜ੍ਹਾਈ ਕਰ ਰਹੇ ਹੋ ਉਹਨੂੰ ਤੁਸੀਂ

practical ਜਿੰਦਗੀ ਵਿੱਚ ਕਿਵੇਂ ਲਿਆਓ ਇਹ ਚੀਜ਼ਾਂ ਵੀ ਸਿਖਾਈਆਂ ਜਾਂਦੀਆਂ ਨੇ ਇਸੇ ਕਰਕੇ ਉਹ ਦੇਸ਼ ਆਪਣੇ ਤੋਂ ਅੱਗੇ ਹੈਗੇ ਆ

or ਆਪਣਾ ਜੋ ਭਾਰਤ ਹੈ ਬਹੁਤ ਪਿੱਛੇ ਹੈ

ਦਿਖਾਈ ਜਾਂਦੀ ਹੈ ਕੀ ਨੋਕਰੀ ਅਖੀਰ ਦੇ ਵਿੱਚ ਤੁਸੀਂ ਨੋਕਰੀ ਕਰਨੀ ਹੈ ਤਾਂ ਉਸ ਹਿਸਾਬ ਨਾਲ ਪੜਾਇਆ ਜਾਂਦਾ ਕੇ ਤੁਸੀਂ ਅਖੀਰ ਚ ਨੋਕਰੀ ਕਰਨੀ ਹੈ ਇਹਦਾ ਮੈਨੂੰ ਇੱਕ ਕਾਰਨ ਇਹ ਲੱਗਦਾ ਕੀ ਜਿਹੜੀ ਆਪਣੀ ਆਰਥਿਕ ਸਥਿਤੀ ਜਿਹੜੀ ਹੈਗੀ ਹੈ ਦੇਸ਼ ਦੀ ਉਹ ਇੰਨੀ ਕ ਖਰਾਬ ਹੋ ਚੁੱਕੀ ਹੈ ਕੀ ਹਰ ਚੀਜ਼ ਚ ਮਹਿੰਗਾਈ ਹੈ ਬੱਚਾ ਉਹ ਚੀਜ਼ ਆਪਣੇ ਘਰਦੇ ਵਿੱਚ ਦੇਖਦਾ ਜੇ ਸਾਨੂੰ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਸਾਨੂੰ ਹੋਰ ਪੈਸੇ ਦੀ ਲੋੜ ਹੈ ਤਾਂ ਮੈਂ ਵੀ ਜਦੋਂ ਵੱਡਾ ਹੋਊਂਗਾ ਤਾਂ ਮੈਂ ਵੱਧ ਪੈਸੇ ਕਮਾਵਾਂ ਮੈਂ ਇੱਕ ਨੋਕਰੀ ਏ ਲੱਗਣਾ ਹੈ ਮੈਂ ਇੱਕ ਨੋਕਰੀ ਕਰੁਂਗਾ ਤਾਂ ਉਹ ਚੀਜ਼ ਬੱਚੇ ਦੀ ਘਰੇ ਵੀ ਮਤਲਬ ਉਹਦੇ ਬੱਚੇ ਦੇ ਦਿਮਾਗ ਦੇ ਵਿੱਚ ਘਰ ਦਾ ਜਿਹੜਾ ਅਮ ਰਹਿਣ ਸਹਿਣ ਦਾ ਜਿਹੜਾ ਉਹਦਾ ਪਾਸੇ ਆਲਾ ਦੁਆਲਾ ਹੈ ਘਰ ਦਾ

ਸਾਡੇ ਕੋਲ ਇੰਨਾ ਪੈਸਾ ਨਹੀਂ ਹੈ ਕੇ ਅਸੀਂ ਅਮ ਆਪਣਾ ਜੀਵਨ ਦਾ ਜਿਹੜਾ ਪੱਧਰ ਹੈ ਉਹ ਉੱਚਾ ਚੁੱਕ ਸ੍ਕ ਸਕੀਏ

ਤੇ ਮੈਨੂੰ ਲੱਗਦਾ ਉਹ ਸਿਰਫ ਅਧਿਆਪਕ ਹੀ ਨਹੀਂ ਉਹ ਘਰ ਦਾ ਜਿਹੜਾ ਮਾਹੋਲ ਹੈ ਉਹ ਵੀ ਉਸ ਬੱਚੇ ਦੇ ਦਿਮਾਗ ਦੇ ਵਿੱਚ ਉਹ ਚੀਜ਼ fit ਕਰ ਦਿੰਦਾ ਕੇ ਮੈਨੂੰ ਨੋਕਰੀ ਦੀ ਲੋੜ ਹੈ

ਕੀ ਦੇਖੋ ਆਪਣੇ ਜਿਹੜੇ ਦੇਸ਼ ਦੇ ਲੋਕ ਹੈਗੇ ਆ ਆਪਣੇ ਦੇਸ਼ ਵਿੱਚ ਮਤਲਬ ਜਿਹੜੀ ਅਮ ਜਿਹੜੀ ਆਹ class ਜਿਹੜੀ ਹੁੰਦੀ ਆ division ਇਹ ਬਹੁਤ ਜਿਆਦਾ ਹੈ ਇਸ ਕਰਕੇ ਲੋਕ ਜਿਹੜੇ ਹੈਗੇ ਜਿਵੇਂ ਹੁਣ ਪੜ ਲਿਖ ਚੁੱਕੇ ਜਿਹੜੇ ਲੋਕ ਜਿਆਦਾ ਉਹ ਏਵੇਂ ਕੋਸ਼ਿਸ਼ ਉਹਨਾ ਦੀ ਹੁੰਦੀ ਹੈ ਕੀ ਅਸੀਂ ਨੋਕਰੀ ਲੱਗੀਏ ਪੜ੍ਹਾਈ ਮਤਲਬ ਕੋਈ exam ਦਈਏ competitive or ਵੱਡੇ ਪਦ ਤੇ ਸਾਨੂੰ ਨੋਕਰੀ ਮਿਲਜੇ ਉਹ ਛੋਟੇ ਉਹ ਛੋਟੇ level ਤੋਂ ਸ਼ੁਰੂ ਨਹੀਂ ਹੋਣਾ ਚਾਹੁੰਦੇ ਚਾਹੁੰਦੇ ਵੀ ਅਸੀਂ ਛੋਟੀ ਨੋਕਰੀ ਲੱਭੀਏ ਫ਼ੇਰ ਅਸੀਂ ਹੋਲੀ ਹੋਲੀ ਕਰਕੇ ਅਸੀਂ ਉੱਚੇ ਉੱਚੇ ਪੜਾਵਾਂ ਤੇ ਅਸੀਂ ਪਹੁੰਚੀਏ ਉਹਨਾ ਦੇ ਦਿਮਾਗ ਇਹੀ ਰਹਿੰਦਾ ਕੇ ਅਸੀਂ IAS IPSਬਣ ਜੀਏ or ਬਾਹਰਲੇ ਦੇਸ਼ਾਂ ਵਿੱਚ ਏਵੇਂ ਨੀ ਹੁੰਦੀ ਉੱਥੇ ਇੱਕ system ਹੈਗਾ ਤਾਂ ਅਗਰ ਕਿਸੇ ਨੇ police join ਕਰਨੀ ਹੈ

ਤਾਂ ਉਹਨਾ ਨੂੰ ਸਭ ਤੋਂ ਛੋਟੇ ਸਿਪਾਹੀ ਦੀ ਨੋਕਰੀ ਕਰਨੀ ਪੈਂਦੀ ਹੈ ਫ਼ੇਰ ਉਹਨਾ ਦੇ promotion ਹੋਣ ਤੋਂ ਬਾਅਦ ਮਤਲਬ ਕੋਈ ਵੱਡੇ IAS ਜਾਂ ਮਤਲਬ ਉਹਨਾ ਦੇ IAS ਨੀ ਹੁੰਦੇ ਹੈਗੇ ਕੋਈ ਹੋਰ ਜਿਹੜੇ ਹੁੰਦੇ ਆ ਵੱਡੀ position ਹੁੰਦੀਆਂ officer ਦੀਆਂ ਫ਼ੇਰ ਉਹਨਾ ਨੂੰ ਮਿਲਦੀਆਂ ਪਰ ਜਿਹੜੇ ਲੋਕ ਹੈਗੇ ਆ ਪਹਿਲਾਂ ਹੀ IPS ਹੀ ਬਣ ਜਾਂਦੇ ਆ ਉਹਨਾ ਨੇ exam ਦਿੱਤੇ ਤੇ IPS ਬਣ ਗਿਆ

ਵੀ ਤੁਸੀਂ ਛੋਟੀਆਂ ਤੋਂ ਸ਼ੁਰੁਆਤ ਕਰਕੇ ਵੀ ਅੱਗੇ ਜਾ ਕੇ ਪਹੁੰਚ ਸਕਦੇ ਹਾਂ ਅੱਜਕਲ ਤਾਂਹੀ ਤਾਂ ਲੋਕਾਂ ਵਿੱਚ ਇੰਨਾ ਜਿਆਦਾ depression ਤੇ ਹੋਰ ਆ ਰਹੀਆਂ ਉਹਨਾ ਨੂੰ ਆਵਦੇ ਮਨ ਪਸੰਦ ਨੋਕਰੀਆਂ ਮਿਲਦੀਆਂ ਨੀ ਵੱਡੀਆਂ ਕਿਉਂਕਿ competition ਹੀ ਇੰਨਾ ਹੋਇਆ ਪਿਆ ਚ ਉਹ ਜਾਣਾ ਨੀ ਚਾਹੁੰਦੇ

ਤੇ ਬੇਰੋਜ਼ਗਾਰੀ ਦਾ ਵੀ ਸਭ ਤੋਂ ਵੱਡਾ ਕਾਰਨ ਇਹੀ ਹੈ ਇਸੇ ਕਰਕੇ ਪੜਾਈ ਵਿੱਚ ਬੱਚਿਆਂ ਨੂੰ ਸਿਖਾਇਆ ਜਾਵੇ

ਹਮ ਇਹਦਾ ਇੱਕ ਕਾਰਨ ਮੈਨੂੰ ਇਹ ਲੱਗਦਾ ਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਕੀ ਸ਼ੁਰੁਆਤ ਤੋਂ ਸ਼ੁਰੁਆਤ ਕਰਨ ਵਾਲੀ ਦਾ ਉਹਦੇ ਮੇਰੇ according ਦੋ ਕਾਰਨ ਹੈਗੇ ਆ ਇੱਕ ਤਾਂ ਹੈ ਕੀ ਲੋੜ ਲੋੜਾਂ ਜਿਆਦਾ ਹੈ ਹੈਗੀਆਂ ਤੇ salary ਘੱਟ ਹੈਗੀ ਹੈ ਤਾਂ ਬੰਦੇ ਨੂੰ ਇਹ ਲੱਗਦਾ ਕੀ ਮੈਂ ਇੰਨੀ ਮਿਹਨਤ ਕਰਾਂ ਕੇ ਮੈਨੂੰ ਚੰਗੀ post ਮਿਲੇ ਚੰਗੀ ਮੇਰੀ salary ਹੋਵੇ ਜਿਹਦੇ ਨਾਲ ਮੇਰਾ ਘਰ ਦਾ ਜਿਹੜਾ ਹੈ ਖਰਚਾ ਨਿਕਲ ਸਕੇ

ਅਮ ਕਿਤੇ ਜਿਵੇਂ petrol ਪੰਪ ਤੇ ਨੋਕਰੀ ਕਰਦੇ ਆਂ ਜਾ ਕਿਸੇ ਹੋਰ ਜਗ੍ਹਾ ਤੇ ਨੋਕਰੀ ਕਰਦੇ ਹਾਂ ਤਾਂ ਉਹ ਮੈਨੂੰ ਲੱਗਦਾ ਉਹ ਜਿਹੜੀ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਬੈਠੀ ਹੋਈ ਹੈ ਕੀ ਸਾਡਾ ਅਮ ਇਹ ਕੰਮ ਕਰਨ ਦਾ level ਨੀ ਹੈਗਾ

ਕੀ ਲੋਕ ਸ਼ੁਰੂ ਤੋਂ ਸ਼ੁਰੂ ਨਹੀਂ ਕਰਨਾ ਚਾਹੁੰਦੇ

ਬਾਕੀ ਜੇ ਆਪਾਂ ਸਿੱਖਿਆ ਦੀ ਖੇਤਰ ਦੀ ਗੱਲ ਕਰੀਏ ਤਾਂ ਅਮ ਸਰਕਾਰ ਬਹੁਤ ਚੰਗੇ ਕਦਮ ਚੱਕ ਰਹੀ ਹੈ ਸਿੱਖਿਆ ਨੂੰ ਲੈਕੇ ਜਿਵੇਂ ਕੀ ਅਗਰ ਆਪਾਂ ਦੇਖੀਏ ਅਮ ਅਮ ਜਿਹੜੇ ਸਰਕਾਰੀ ਸਕੂਲ ਹੈਗੇ ਆ ਉਹ ਜਿੰਨੇ ਵੀ ਉੱਥੇ ਅਧਿਆਪਕ ਹੈਗੇ ਆ ਉਹਨਾ ਦੀ duty ਹੈ ਕੀ ਉਹਨਾ ਨੇ ਹਰ ਘਰ ਦੇ ਵਿੱਚ ਜਾ ਕੇ ਬੱਚੇ ਦਾ admission ਕਰਵਾਉਣਾ ਹੈ ਅਗਰ ਮਾਂ ਬਾਪ ਸਕੂਲ ਨਹੀਂ ਵੀ ਆ ਰਹੇ ਬੱਚੇ ਦਾ admission ਨਹੀਂ ਵੀ ਕਰ ਰਹੇ ਤਾਂ ਅਧਿਆਪਕ ਦੀ ਇਹ ਜਿੰਮੇਵਾਰੀ ਬਣਦੀ ਹੈ ਕੇ ਉਹ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਜਾਵੇ ਅਗਰ ਕੋਈ ਬੱਚਾ ਸਕੂਲ ਲਾਉਣ ਵਾਲਾ ਹੈ ਤਾਂ ਉਹਨੂੰ ਉੱਥੇ ਜਾ ਕੇ ਉਹਨੂੰ admission ਦਿੰਦੇ ਆ

ਪੁੱਛ ਪੜਤਾਲ ਕਰਦੇ ਹੈ ਕੀ ਕਾਰਨ ਕੀ ਹੈ ਉਸ ਬੱਚੇ ਨੂੰ ਅਮ

ਉਹਦੇ ਨਾਲ ਕੀ ਹੈ ਕੀ ਜਿਹੜੇ ਜਿਹੜੇ ਅਮ ਮਾਪੇ ਹੈਗੇ ਆ ਉਸ ਬੱਚੇ ਦੇ ਉਹਨਾ ਨੂੰ ਇੱਕ ਤਾਂ ਇਹ ਦਰ ਰਹਿੰਦਾ ਕੇ ਅਸੀਂ ਬੱਚੇ ਨੂੰ ਕੰਮ ਤੇ ਨਾ ਲਾਦੀਏ

ਕੇ ਬੱਚੇ ਦਾ ਸਕੂਲ ਜਾਣਾ ਜਰੂਰੀ ਹੈ ਜਿਹੜੇ ਨਾਲ ਕੀ ਜਿਹੜੇ child ਲੇਬਰ ਹੈਗੀ ਹੈ ਉਹ ਉਸ ਨੂੰ ਮੈਨੂੰ ਲੱਗਦਾ ਠੱਲ ਪਈ ਹੈ ਇਸ ਗੱਲ ਨਾਲ ਸਰਕਾਰ ਜਾ ਜਿਹੜਾ ਉਪਰਾਲਾ ਹੈ ਕੇ ਬੱਚੇ ਨੂੰ ਘਰੇ ਜਾ ਕੇ ਵੀ ਉਹਨੂੰ ਤੁਸੀਂ ਸਕੂਲ ਖਿੱਚ ਕੇ ਲੈਕੇ ਆਉਣਾ ਉਹਦੇ ਨਾਲ ਜਿਹੜਾ child ਲੇਬਰ ਨੂੰ ਬਹੁਤ

ਸਰਕਾਰ ਦਾ ਇੱਕ ਹੋਰ ਵੀ ਕਦਮ ਇਹ ਬਹੁਤ ਵਧੀਆ ਕੀ mid day meal ਜਿਹੜਾ ਸ਼ੁਰੂ ਕੀਤਾ ਹੋਇਆ ਸਕੂਲਾਂ ਵਿੱਚ ਖਾਸ ਕਰਕੇ ਸਰਕਾਰੀ ਸਕੂਲਾਂ ਵਿੱਚ

ਮਤਲਬ ਇੰਨੀ ਜਿਹੜੀ ਪੋਸ਼ਟਿਕ ਜਿਹੜੀ ਹੁੰਦੀ ਆ ਜ੍ਰੁਰੁਤਾਂ ਉਹ ਪੂਰੀਆਂ ਨੀ ਹੁੰਦੀਆਂ ਸੀ ਪਹਿਲਾਂ ਤਾਂ ਤਾਂਹੀ ਤਾਂ ਫ਼ੇਰ ਉਹ ਸਕੂਲ ਨੀ ਆਉਂਦੇ

ਉਹਨਾ ਦੇ ਮਾਂ ਬਾਪ ਹੁਣ ਮਤਲਬ ਸਕੂਲ ਦਾ ਖਰਚਾ ਉਠਾਉਣ ਜਾਂ ਉਹਨਾ ਦੇ ਖਾਣ ਪੀਣ ਦਾ ਇਸੇ ਕਰਕੇ ਹੁਣ ਜਿਹੜੇ ਬੱਚੇ ਆ